ਔਰ ਸਾਡੇ ਪਿੰਡ 'ਚ ਔਰ ਸਾਡੇ ਪਿੰਡ ਵਿੱਚ ਇੱਕ ਬੜਾ ਵੱਡਾ ਮੰਦਿਰ ਹੈ ਅਮ ਜਿੱਥੇ ਕਿ ਹਰ ਮਹੀਨੇ ਦੋ ਮਹੀਨਿਆਂ ਬਾਅਦ ਧਾਰਮਿਕ ਕਥਾ ਹੁੰਦੀ ਰਹਿੰਦੀ ਹੈ ਲੋਕੀ, ਜ਼ਨਾਨੀਆਂ, ਬੰਦੇ ਸਭ ਉੱਥੇ ਕਥਾ ਸੁਣਨ ਜਾਂਦੇ ਹਨ, ਔਰ ਖ਼ੁਸ਼ੀ ਪ੍ਰਾਪਤ ਕਰਦੇ ਹਨ, ਉਸ ਮੰਦਿਰ ਵਿੱਚ ਕਈ ਲੋਕੀ ਆ ਕੇ ਦਾਨ ਕਰਕੇ ਜਾਂਦੇ ਹਨ, ਔਰ ਲੋਕੀ ਉੱਥੇ ਕਥਾ ਕੀਰਤਨ ਕਰਦੇ ਰਹਿੰਦੇ ਹਨ। ਮੇਰੇ ਪਿੰਡ ਵਿੱਚ ਧਾਰਮਿਕ ਕੰਮਾਂ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ, ਹਰੇਕ ਦਿਨ ਤਿਉਹਾਰ ਨੂੰ ਉੱਥੇ ਮੰਦਿਰ ਸਾਰੇ ਮਿਲ ਕੇ ਭਗਵਾਨ ਦੇ ਅੱਗੇ ਪ੍ਰਾਰਥਨਾ ਕਰਦੇ ਹਨ ਤਾਂ ਕਿ ਸਾਰੇ ਖ਼ੁਸ਼ ਔਰ ਆਪਣਾ ਜੀਵਨ ਨੂੰ ਚੰਗੀ ਤਰ੍ਹਾਂ ਬਤੀਤ ਕਰ ਸਕਣ। ਮੇਰੇ ਪਿੰਡ ਵਿੱਚ ਜੋ ਵੀ ਕਿਸੇੇ ਨੂੰ ਕਿਸੇ ਚੀਜ਼ ਦੀ ਕਮੀ ਆਏ ਤੇ ਇੱਕ ਦੂਜੇ ਦੀ ਮਦਦ ਕਰਨ ਲਈ ਹਰ time ਕੋਈ ਨਾ ਕੋਈ ਤਿਆਰ ਰਹਿੰਦਾ ਹੈ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਅਸੀਂ ਗ਼ਰੀਬ ਹਾਂ ਸਾਨੂੰ ਕੋਈ ਇੱਥੇ ਮਦਦ ਨਹੀਂ ਕਰਦਾ। ਜਿਹੜੇ ਇੱਥੋਂ ਦੇ MC ਹੈ, ਉਹ ਵੀ ਉਹਨਾਂ ਦੀ ਅਮ ਅੱਗੇ ਹੋ ਕੇ ਮਦਦ ਕਰਦੇ ਹਨ ਮੇਰੇ ਪਿੰਡ ਵਿੱਚ ਵਾਤਾਵਰਨ ਵੀ ਬਹੁਤ ਚੰਗਾ ਹੈ, ਕੋਈ ਇੰਨਾ ਪ੍ਰਦੂਸ਼ਣ ਵੀ ਨਹੀਂ ਹੈ, ਮੇਰਾ ਪਿੰਡ ਇੱਕ ਚੰਗਾ ਤੇ ਤਰੱਕੀਮੰਦ ਪਿੰਡ ਹੈਗਾ। ਹੋਰ ਸਾਡੇ ਲਾਗੇ ਜਿਹੜੇ ਪਿੰਡ ਹੈ ਉੱਥੇ ਕਈ ਲੋਕੀ ਜੂਆ ਖੇਲਦੇ ਹਨ, ਕੋਈ ਕੁਛ ਕਰਦਾ ਹੈ, ਪਰ ਸਾਡਾ ਪਿੰਡ ਇਹਨਾਂ ਕੰਮਾਂ ਤੋਂ ਸਾਰੇ ਪਿੱਛੇ ਹਨ, ਕਿਉਂਕਿ ਇੱਥੇ ਸਾਰੇ ਲੋਕੀ ਮਿਹਨਤੀ ਮਿਹਨਤ ਮਜ਼ਦੂਰੀ ਕਰਦੇ ਹਨ ਮੇਰੇ ਪਿੰਡ ਵਿੱਚ ਲੋਕੀ ਸਲਾਈ ਕਢਾਈ ਹੋਰ ਕੰਮ ਵੀ ਕਰਦੇ ਹਨ। ਉਸਦਾ ਵਿਆਹ ਹੋ ਚੁੱਕਿਆ ਸੀ ਪਰ ਮੈਂ ਕਦੇ ਉਸਦੇ ਘਰ ਨਹੀਂ ਗਿਆ, ਬਸ ਮਾਤਾ ਪਿਤਾ ਹੀ ਉਸਨੂੰ ਮਿਲਣ ਜਾਂਦੇ ਸਨ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਸ ਹਾਲ ਵਿੱਚ ਹੈ ਉਹ ਕਦੇ ਕਦੇ ਪੇਕੇ ਆਉਂਦੀ ਤਾਂ ਜਾਂਦੇ ਸਮੇਂ ਮੇਰੀ ਮਾਂ ਉਸਨੂੰ ਘਰਦਾ ਕੁੱਝ ਸਮਾਨ ਵੀ ਦੇ ਦਿੰਦੀ, ਇਹ ਗੱਲ ਮੇਰੀ ਪਤਨੀ ਨੂੰ ਬਿਲਕੁਲ ਪਸੰਦ ਨਹੀਂ ਸੀ, ਉਹ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੀ ਕਿ ਤੇਰੀ ਮਾਂ ਤੇਰੀ ਕਮਾਈ ਕਿਵੇਂ ਉਡਾ ਰਹੀ ਹੈ ਜਦੋਂ ਵੀ ਤੇਰੀ ਭੈਣ ਆਉਂਦੀ ਹੈ ਉਸਨੂੰ ਖਾਲੀ ਹੱਥ ਨਹੀਂ ਜਾਣ ਦਿੰਦੀ, ਉਸਨੂੰ ਕੁੱਝ ਨਾ ਕੁੱਝ ਜ਼ਰੂਰ ਦਿੰਦੀ ਹੈ ਆਪਣੀ ਮਾਂ ਨੂੰ ਕਹਿ ਦਿਓ ਕਿ ਇਹ ਸਭ ਇੱਥੇ ਨਹੀਂ ਚੱਲਣਾ, ਪਤਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ ਮੈਂ ਮਾਂ ਕੋਲ ਗਿਆ ਤੇ ਕਿਹਾ ਮਾਂ ਇਹ ਸਭ ਕੀ ਹੈ ਜਦੋਂ ਵੀ ਭੈਣ ਘਰ ਆਉਂਦੀ ਹੈ ਤੂੰ ਉਸਨੂੰ ਕੁੱਝ ਨਾ ਕੁੱਝ ਦਿੰਦੀ ਰਹਿਨੀ ਹੈ, ਮੇਰੀ ਕਮਾਈ ਦੂਸਰਿਆਂ ਤੇ ਇਸ ਤਰ੍ਹਾਂ ਨਾ ਉਡਾਇਆ ਕਰ, ਭੈਣ ਨੇ ਮੇਰੀਆਂ ਤੇ ਮਾਂ ਦੀਆਂ ਗੱਲਾਂ ਸੁਣ ਲਈਆਂ, ਇੱਕ ਘੰਟੇ ਬਾਅਦ ਭੈਣ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਵੀਰੇ ਰਿਕਸ਼ਾ ਮੰਗਵਾ ਦਿਓ, ਮੈਂ ਆਪਣੇ ਘਰ ਜਾਣਾ ਹੈ, ਭੈਣ ਦੀ ਗੱਲ ਸੁਣ ਕੇ ਮੈਂ ਮਨ ਹੀ ਮਨ ਬਹੁਤ ਖ਼ੁਸ਼ ਹੋਇਆ, ਪਰ ਵਿਖਾਵੇ ਲਈ ਭੈਣ ਨੂੰ ਕਿਹਾ ਕਿ ਥੋੜ੍ਹੇ ਦਿਨ ਹੋਰ ਰੁੱਕ ਜਾਂਦੀ। ਉਸਨੇ ਕਿਹਾ ਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਕੱਲ੍ਹ ਤੋਂ ਇਹਨਾਂ ਨੇ ਸਕੂਲ ਜਾਣਾ ਹੈ ਫਿਰ ਉਹ ਚਲੀ ਗਈ, ਪਿਤਾ ਦੇ ਮਰਨ ਤੋਂ ਬਾਅਦ ਅਸੀਂ ਦੋਹਾਂ ਭਰਾਵਾਂ ਨੇ ਆਪਸ ਵਿੱਚ ਬਟਵਾਰਾ ਕਰ ਲਿਆ,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 ਮੈਨੂੰ ਕਰਜ਼ਾ ਲੈਣਾ ਪਿਆ ਸੀ ਹਾਲ ਇੰਨਾ ਬੁਰਾ ਹੋ ਗਿਆ ਸੀ ਕਿ ਖਾਣ ਲਈ ਵੀ ਪੈਸੇ ਨਹੀਂ ਸਨ ਘਰ ਵਿੱਚ ਰਾਸ਼ਣ ਵੀ ਨਹੀਂ ਸੀ, ਮੈਂ ਕਮਰੇ ਵਿੱਚ ਇਕੱਲਾ ਬੈਠਾ ਆਪਣੀ, ਸੋਚ ਵਿੱਚ ਗੁੰਮ ਸੀ ਕਿ ਮੇਰੀ ਭੈਣ ਘਰ ਆ ਗਈ, ਉਸਨੂੰ ਦੇਖ ਕੇ ਮੇਰੀ ਪਤਨੀ ਬੁੜਬੁੜ ਕਰਨ ਲੱਗੀ, ਭੈਣ ਨੂੰ ਦੇਖ ਕੇ ਮੈਨੂੰ ਵੀ ਗੁੱਸਾ ਆ ਗਿਆ, ਪਰ ਮੈਂ ਆਪਣਾ ਗੁੱਸਾ ਦਬਾ ਲਿਆ, ਉਹ ਮੇਰੇ ਬੇਟੇ ਨੂੰ ਮਿਲ ਕੇ ਮੇਰੇ ਕੋਲ ਆ ਕੇ ਬੈਠ ਗਈ ਉਸਨੇ ਕਿਹਾ ਪਰੇਸਾਨ ਨਾ ਹੋ ਵੱਡੀ ਭੈਣ ਹਾਂ ਤੇਰੀ।

ਇਹ ਕੰਗਣ ਵੇਚ ਕੇ ਰਾਸ਼ਣ ਲੈ ਆ, ਤੇ ਬੇਟੇ ਦਾ ਵੀ ਇਲਾਜ਼ ਕਰਵਾ ਲੈ, ਹੋਰ ਪੈਸਿਆਂ ਦੀ ਲੋੜ ਹੋਵੇ ਤਾਂ ਬੇਝਿਜਕ ਕਹਿ ਦੇਵੀਂ ਆਪਣੀ ਭੈਣ ਨੂੰ।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 ਮੈਂ ਤਾਂ ਕਦੇ ਆਪਣੀ ਭੈਣ ਦੀ ਘਰੇਲੂ ਹਾਲਤ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਉਸਨੇ ਮੇਰੀ ਬੁਰੀ ਹਾਲਤ ਦੇਖੀ ਤਾਂ ਦੌੜੀ ਚਲੀ ਆਈ, ਆਪਣੇ ਕੰਗਣ ਵੀ ਮੈਨੂੰ ਦੇ ਦਿੱਤੇ ਮੇਰੀਆਂ ਅੱਖਾਂ ਚੋਂ ਹੰਝੂ ਆ ਗਏ। ਤੇ ਮੈਂ ਸੋਚਣ ਲੱਗਿਆ ਕਿ ਅਸੀਂ ਭਰਾ ਕਿੰਨੇ ਮਤਲਬੀ ਸੀ ਆਪਣੀ ਭੈਣ ਨੂੰ ਬੇਗ਼ਾਨਾ ਕਰ ਦਿੱਤਾ ਤੇ ਭੈਣ ਮੇਰਾ ਦੁੱਖ ਬਰਦਾਸ਼ਤ ਨਹੀਂ ਪਾਈ, ਮੈਂ ਉਸਦੇ ਕੰਗਣ ਹੱਥ 'ਚ ਫੜ ਕੇ ਰੋਣ ਲੱਗ~ ਮੈਂ ਆਪਣੀ ਭੈਣ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ ਸੀ ਉਸਦਾ ਵਿਆਹ ਹੋ ਚੁੱਕਿਆ ਸੀ ਪਰ ਮੈਂ ਕਦੇ ਉਸਦੇ ਘਰ ਨਹੀਂ ਗਿਆ, ਬਸ ਮਾਤਾ ਪਿਤਾ ਹੀ ਉਸਨੂੰ ਮਿਲਣ ਜਾਂਦੇ ਸਨ, ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਸ ਹਾਲ ਵਿੱਚ ਹੈ ਉਹ ਕਦੇ ਕਦੇ ਪੇਕੇ ਆਉਂਦੀ, ਤਾਂ ਜਾਂਦੇ ਸਮੇਂ ਮੇਰੀ ਮਾਂ ਉਸਨੂੰ ਘਰਦਾ ਕੁੱਝ ਸਮਾਨ ਵੀ ਦੇ ਦਿੰਦੀ ਇਹ ਗੱਲ ਮੇਰੀ ਪਤਨੀ ਨੂੰ ਬਿਲਕੁਲ ਪਸੰਦ ਨਹੀਂ ਸੀ, ਉਹ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੀ ਕਿ ਤੇਰੀ ਮਾਂ ਤੇਰੀ ਕਮਾਈ ਕਿਵੇਂ ਉਡਾ ਰਹੀ ਹੈ ਜਦੋਂ ਵੀ ਤੇਰੀ ਭੈਣ ਆਉਂਦੀ ਹੈ ਉਸਨੂੰ ਖਾਲੀ ਹੱਥ ਨਹੀਂ ਜਾਣ ਦਿੰਦੀ, ਉਸਨੂੰ ਕੁੱਝ ਨਾ ਕੁੱਝ ਜ਼ਰੂਰ ਦਿੰਦੀ ਹੈ। ਆਪਣੀ ਮਾਂ ਨੂੰ ਕਹਿ ਦਿਓ ਕਿ ਇਹ ਸਭ ਇੱਥੇ ਨਹੀਂ ਚੱਲਣਾ, ਪਤਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ। ਮੈਂ ਮਾਂ ਕੋਲ ਗਿਆ ਤੇ ਕਿਹਾ ਮਾਂ ਇਹ ਸਭ ਕੀ ਹੈ, ਜਦੋਂ ਵੀ ਭੈਣ ਘਰ ਆਉਂਦੀ ਹੈ ਤੂੰ ਉਸਨੂੰ ਕੁੱਝ ਨਾ ਕੁੱਝ ਦਿੰਦੀ ਰਹਿਨੀ ਹੈ। ਮੇਰੀ ਕਮਾਈ ਦੂਸਰਿਆਂ ਤੇ ਇਸ ਤਰ੍ਹਾਂ ਨਾ ਉਡਾਇਆ ਕਰ, ਭੈਣ ਨੇ ਮੇਰੀਆਂ ਤੇ ਮਾਂ ਦੀਆਂ ਗੱਲਾਂ ਸੁਣ ਲਈਆਂ, ਇੱਕ ਘੰਟੇ ਬਾਅਦ ਭੈਣ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਵੀਰੇ ਰਿਕਸ਼ਾ ਮੰਗਵਾ ਦਿਓ, ਮੈਂ ਆਪਣੇ ਘਰ ਜਾਣਾ ਹੈ, ਭੈਣ ਦੀ ਗੱਲ ਸੁਣ ਕੇ ਮੈਂ ਮਨ ਹੀ ਮਨ ਬਹੁਤ ਖ਼ੁਸ਼ ਹੋਇਆ, ਪਰ ਵਿਖਾਵੇ ਲਈ ਭੈਣ ਨੂੰ ਕਿਹਾ ਕਿ ਥੋੜ੍ਹੇ ਦਿਨ ਹੋਰ ਰੁੱਕ ਜਾਂਦੀ। ਉਸਨੇ ਕਿਹਾ ਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਕੱਲ੍ਹ ਤੋਂ ਇਹਨਾਂ ਨੇ ਸਕੂਲ ਜਾਣਾ ਹੈ ਫਿਰ ਉਹ ਚਲੀ ਗਈ, ਪਿਤਾ ਦੇ ਮਰਨ ਤੋਂ ਬਾਅਦ ਅਸੀਂ ਦੋਹਾਂ ਭਰਾਵਾਂ ਨੇ ਆਪਸ ਵਿੱਚ ਬਟਵਾਰਾ ਕਰ ਲਿਆ,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 ਮੈਨੂੰ ਕਰਜ਼ਾ ਲੈਣਾ ਪਿਆ ਸੀ ਹਾਲ ਇੰਨਾ ਬੁਰਾ ਹੋ ਗਿਆ ਸੀ ਕਿ ਖਾਣ ਲਈ ਵੀ ਪੈਸੇ ਨਹੀਂ ਸਨ ਘਰ ਵਿੱਚ ਰਾਸ਼ਣ ਵੀ ਨਹੀਂ ਸੀ, ਮੈਂ ਕਮਰੇ ਵਿੱਚ ਇਕੱਲਾ ਬੈਠਾ ਆਪਣੀ, ਸੋਚ ਵਿੱਚ ਗੁੰਮ ਸੀ ਕਿ ਮੇਰੀ ਭੈਣ ਘਰ ਆ ਗਈ, ਉਸਨੂੰ ਦੇਖ ਕੇ ਮੇਰੀ ਪਤਨੀ ਬੁੜਬੁੜ ਕਰਨ ਲੱਗੀ, ਭੈਣ ਨੂੰ ਦੇਖ ਕੇ ਮੈਨੂੰ ਵੀ ਗੁੱਸਾ ਆ ਗਿਆ, ਪਰ ਮੈਂ ਆਪਣਾ ਗੁੱਸਾ ਦਬਾ ਲਿਆ। ਉਹ ਮੇਰੇ ਬੇਟੇ ਨੂੰ ਮਿਲ ਕੇ ਮੇਰੇ ਕੋਲ ਆ ਕੇ ਬੈਠ ਗਈ, ਉਸਨੇ ਕਿਹਾ ਪਰੇਸਾਨ ਨਾ ਹੋ ਵੱਡੀ ਭੈਣ ਹਾਂ ਤੇਰੀ, ਤੂੰ ਆਪਣਾ ਦੁੱਖ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ।

ਹੋਰ ਪੈਸਿਆਂ ਦੀ ਲੋੜ ਹੋਵੇ ਤਾਂ ਬੇਝਿਜਕ ਕਹਿ ਦੇਵੀਂ ਆਪਣੀ ਭੈਣ ਨੂੰ, ਮੈਂ ਤੈਨੂੰ ਇਸ ਹਾਲਤ 'ਚ ਨਹੀਂ ਦੇਖ ਸਕਦੀ, ਮੈਂ ਹੈਰਾਨ ਹੋ ਕੇ ਆਪਣੀ ਭੈਣ ਵੱਲ ਦੇਖੀ ਜਾ ਰਿਹਾ ਸੀ, ਉਸਨੇ ਕਿਹਾ ਇਹਨਾਂ ਕੰਗਣਾਂ ਬਾਰੇ ਕਿਸੇ ਨੂੰ ਨਾ ਕਹੀ।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 ਮੈਂ ਬਸ ਦੇਖਦਾ ਹੀ ਰਹਿ ਗਿਆ, ਮੈਂ ਤਾਂ ਕਦੇ ਆਪਣੀ ਭੈਣ ਦੀ ਘਰੇਲੂ ਹਾਲਤ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਉਸਨੇ ਮੇਰੀ ਬੁਰੀ ਹਾਲਤ ਦੇਖੀ ਤਾਂ ਦੌੜੀ ਚਲੀ ਆਈ। ਆਪਣੇ ਕੰਗਣ ਵੀ ਮੈਨੂੰ ਦੇ ਦਿੱਤੇ ਮੇਰੀਆਂ ਅੱਖਾਂ ਚੋਂ ਹੰਝੂ ਆ ਗਏ, ਤੇ ਮੈਂ ਸੋਚਣ ਲੱਗਿਆ ਕਿ ਅਸੀਂ ਭਰਾ ਕਿੰਨੇ ਮਤਲਬੀ ਸੀ, ਆਪਣੀ ਭੈਣ ਨੂੰ ਬੇਗ਼ਾਨਾ ਕਰ ਦਿੱਤਾ ਤੇ ਭੈਣ ਮੇਰਾ ਦੁੱਖ ਬਰਦਾਸ਼ਤ ਨਹੀਂ ਪਾਈ, ਮੈਂ ਉਸਦੇ ਕੰਗਣ ਹੱਥ 'ਚ ਫੜ ਕੇ ਰੋਣ ਲੱ~ ਮੈਂ ਆਪਣੀ ਭੈਣ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ ਸੀ, ਉਸਦਾ ਵਿਆਹ ਹੋ ਚੁੱਕਿਆ ਸੀ ਪਰ ਮੈਂ ਕਦੇ ਉਸਦੇ ਘਰ ਨਹੀਂ ਗਿਆ। ਬਸ ਮਾਤਾ ਪਿਤਾ ਹੀ ਉਸਨੂੰ ਮਿਲਣ ਜਾਂਦੇ ਸਨ, ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਸ ਹਾਲ ਵਿੱਚ ਹੈ, ਉਹ ਕਦੇ ਕਦੇ ਪੇਕੇ ਆਉਂਦੀ ਤਾਂ ਜਾਂਦੇ ਸਮੇਂ ਮੇਰੀ ਮਾਂ ਉਸਨੂੰ ਘਰਦਾ ਕੁੱਝ ਸਮਾਨ ਵੀ ਦੇ ਦਿੰਦੀ। ਇਹ ਗੱਲ ਮੇਰੀ ਪਤਨੀ ਨੂੰ ਬਿਲਕੁਲ ਪਸੰਦ ਨਹੀਂ ਸੀ, ਉਹ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੀ ਕਿ ਤੇਰੀ ਮਾਂ ਤੇਰੀ ਕਮਾਈ ਕਿਵੇਂ ਉਡਾ ਰਹੀ ਹੈ ਜਦੋਂ ਵੀ ਤੇਰੀ ਭੈਣ ਆਉਂਦੀ ਹੈ, ਉਸਨੂੰ ਖਾਲੀ ਹੱਥ ਨਹੀਂ ਜਾਣ ਦਿੰਦੀ। ਉਸਨੂੰ ਕੁੱਝ ਨਾ ਕੁੱਝ ਜ਼ਰੂਰ ਦਿੰਦੀ ਹੈ ਆਪਣੀ ਮਾਂ ਨੂੰ ਕਹਿ ਦਿਓ ਕਿ ਇਹ ਸਭ ਇੱਥੇ ਨਹੀਂ ਚੱਲਣਾ, ਪਤਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ, ਮੈਂ ਮਾਂ ਕੋਲ ਗਿਆ ਤੇ ਕਿਹਾ, ਮਾਂ ਇਹ ਸਭ ਕੀ ਹੈ। ਜਦੋਂ ਵੀ ਭੈਣ ਘਰ ਆਉਂਦੀ ਹੈ ਤੂੰ ਉਸਨੂੰ ਕੁੱਝ ਨਾ ਕੁੱਝ ਦਿੰਦੀ ਰਹਿਨੀ ਹੈ, ਮੇਰੀ ਕਮਾਈ ਦੂਸਰਿਆਂ ਤੇ ਇਸ ਤਰ੍ਹਾਂ ਨਾ ਉਡਾਇਆ ਕਰ। ਭੈਣ ਨੇ ਮੇਰੀਆਂ ਤੇ ਮਾਂ ਦੀਆਂ ਗੱਲਾਂ ਸੁਣ ਲਈਆਂ, ਇੱਕ ਘੰਟੇ ਬਾਅਦ ਭੈਣ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਵੀਰੇ ਰਿਕਸ਼ਾ ਮੰਗਵਾ ਦਿਓ, ਮੈਂ ਆਪਣੇ ਘਰ ਜਾਣਾ ਹੈ, ਭੈਣ ਦੀ ਗੱਲ ਸੁਣ ਕੇ ਮੈਂ ਮਨ ਹੀ ਮਨ ਬਹੁਤ ਖ਼ੁਸ਼ ਹੋਇਆ, ਪਰ ਵਿਖਾਵੇ ਲਈ ਭੈਣ ਨੂੰ ਕਿਹਾ ਕਿ ਥੋੜ੍ਹੇ ਦਿਨ ਹੋਰ ਰੁੱਕ ਜਾਂਦੀ, ਉਸਨੇ ਕਿਹਾ ਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ, ਕੱਲ੍ਹ ਤੋਂ ਇਹਨਾਂ ਨੇ ਸਕੂਲ ਜਾਣਾ ਹੈ। ਫਿਰ ਉਹ ਚਲੀ ਗਈ, ਪਿਤਾ ਦੇ ਮਰਨ ਤੋਂ ਬਾਅਦ ਅਸੀਂ ਦੋਹਾਂ ਭਰਾਵਾਂ ਨੇ ਆਪਸ ਵਿੱਚ ਬਟਵਾਰਾ ਕਰ ਲਿਆ, ਅਤੇ ਭੈਣ ਨੂੰ ਕੁੱਝ ਨਹੀਂ ਦਿੱਤਾ, ਉਹ ਫਿਰ ਵੀ ਖਾਮੋਸ਼ ਰਹੀ, ਕੋਈ ਸ਼ਿਕਾਇਤ ਨਹੀਂ ਕੀਤੀ ਉਸਨੇ।

ਉਸਦੇ ਇਲਾਜ਼ ਵਿੱਚ ਲੱਖਾਂ ਰੁਪਏ ਖ਼ਰਚ ਹੋਣ ਲੱਗੇ, ਜੋ ਵੀ ਕੁੱਝ ਕੋਲ ਸੀ ਉਹ ਖ਼ਤਮ ਹੋ ਚੁੱਕਿਆ ਸੀ, ਮੈਨੂੰ ਕਰਜ਼ਾ ਲੈਣਾ ਪਿਆ ਸੀ ਹਾਲ ਇੰਨਾ ਬੁਰਾ ਹੋ ਗਿਆ ਸੀ ਕਿ ਖਾਣ ਲਈ ਵੀ ਪੈਸੇ ਨਹੀਂ ਸਨ ਘਰ ਵਿੱਚ ਰਾਸ਼ਣ ਵੀ ਨਹੀਂ ਸੀ। ਮੈਂ ਕਮਰੇ ਵਿੱਚ ਇਕੱਲਾ ਬੈਠਾ ਆਪਣੀ ਸੋਚ ਵਿੱਚ ਗੁੰਮ ਸੀ ਕਿ ਮੇਰੀ ਭੈਣ ਘਰ ਆ ਗਈ, ਉਸਨੂੰ ਦੇਖ ਕੇ ਮੇਰੀ ਪਤਨੀ ਬੁੜਬੁੜ ਕਰਨ ਲੱਗੀ, ਭੈਣ ਨੂੰ ਦੇਖ ਕੇ ਮੈਨੂੰ ਵੀ ਗੁੱਸਾ ਆ ਗਿਆ, ਪਰ ਮੈਂ ਆਪਣਾ ਗੁੱਸਾ ਦਬਾ ਲਿਆ, ਉਹ ਮੇਰੇ ਬੇਟੇ ਨੂੰ ਮਿਲ ਕੇ ਮੇਰੇ ਕੋਲ ਆ ਕੇ ਬੈਠ ਗਈ।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 ਮੈਂ ਹੈਰਾਨ ਹੋ ਕੇ ਆਪਣੀ ਭੈਣ ਵੱਲ ਦੇਖੀ ਜਾ ਰਿਹਾ ਸੀ, ਉਸਨੇ ਕਿਹਾ ਇਹਨਾਂ ਕੰਗਣਾਂ ਬਾਰੇ ਕਿਸੇ ਨੂੰ ਨਾ ਕਹੀ।

ਸਤਿ ਸ਼੍ਰੀ ਅਕਾਲ, ਮੈਂ ਰੋਹਨ ਗੱਲ ਕਰ ਰਿਹਾਂ ਹਾਂ ਤੁਹਾਡੇ ਨਾਲ। ਮੈਂ ਅੱਜ ਦੀ ਆਪਣੀ ਕਹਾਣੀ ਲਿਖ ਕੇ ਦੱਸਣ ਲੱਗਿਆਂ ਲੇਖਕ ਕਲਾ। ਮਨੁੱਖ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਰੋਜ਼ਮਰ੍ਹਾ ਦੀ ਜਿੰਦਗੀ ਵਿੱਚ। ਪਰਿਵਾਰ ਦੇ members ਤੋਂ ਲੈ ਕੇ ਸਮਾਜ ਦੇ ਕਈ ਵਰਗਾਂ ਦੇ ਲੋਕਾਂ ਨੂੰ ਮਿਲਦਾ ਉਹਨਾਂ ਨਾਲ ਗੱਲਬਾਤ ਕਰਦਾ ਆਪਣਾ ਜੀਵਨ ਗੁਜ਼ਾਰਦਾ ਹੈ। ਇੱਕ ਸਾਊ ਤੇ ਚੰਗਾ ਮਨੁੱਖ ਆਪਣੀ ਗੱਲਬਾਤ ਰਾਹੀਂ ਆਪਣੀ ਸਖਸ਼ੀਅਤ ਦਾ ਪ੍ਰਭਾਵ ਦੂਜਿਆਂ ਉੱਪਰ ਪਾਉਂਦਾ ਹੈ। ਕਈ ਵਾਰ ਕਿਸੇ ਦੀ ਗੱਲਬਾਤ ਕਰਨ ਦਾ ਸਲੀਕਾ ਸਾਡੇ ਮਨ ਉੱਪਰ ਐਨਾ ਡੂੰਘਾ ਅਸਰ ਕਰਦਾ ਅਹ ਕਰ ਜਾਂਦਾ ਹੈ। ਕਿ ਅਸੀਂ ਕਈ ਵਰ੍ਹਿਆਂ ਤੱਕ ਉਸਨੂੰ ਨਹੀਂ ਭੁਲਾ ਸਕਦੇ। ਉਸਦੇ ਮਿੱਠੇ ਬੋਲ, ਸ਼ਬਦਾਂ ਦੀ ਚੋਣ, ਕਹਿਣ ਦਾ ਢੰਗ ਸਾਨੂੰ ਜਾਪਦਾ ਹੈ ਕਿ ਜੋ ਕੁਝ ਉਹ ਕਹਿ ਰਿਹਾ ਹੈ ਉਹ ਹੀ ਸੱਚ ਹੈ ਅੱਜ ਦੇ ਸਮੇਂ ਵਿੱਚ ਜਦੋਂ ਸਿੱਖਿਆ ਦੇ ਖੇਤਰ ਅਤੇ ਜੀਵਨ ਦੇ ਹਰ ਖੇਤਰ ਵਿੱਚ ਮੁਕਾਬਲੇ ਦੀ ਦੌੜ ਲੱਗੀ ਹੋਈ ਹੈ, ਉਹੀ ਵਿਦਿਆਰਥੀ ਸਿੱਖਿਆਰਥੀ ਕਿਸੇ ਚੰਗੇ institute ਚੋਂ ਕਿਸੇ ਚੰਗੀ ਸੰਸਥਾ ਵਿੱਚ ਦਾਖਲ, ਦਾਖਲਾ company ਵਿੱਚ ਨੌਕਰੀ ਜਾਂ ਉੱਚਾ ਅਹੁਦਾ ਪ੍ਰਾਪਤ ਕਰ ਸਕਦਾ ਹੈ ਜਿਸਨੂੰ ਅਪਣੀ ਗੱਲ ਕਹਿਣ ਦਾ ਸਲੀਕ ਅਹ ਸਲੀਕਾ ਹੁੰਦਾ ਹੈ।

ਸਲੀਕੇ ਦੇ ਨਾਲ-ਨਾਲ ਲਿਖਣ ਢੰਗ ਮੰਝਿਆ-ਸੁਧਰਿਆ ਹੋਵੇ ਉਸਨੂੰ ਆਪਣੇ ਵਿਸ਼ੇ ਉੱਪਰ ਪੂਰੀ ਪਕੜ ਹੋਵੇ ਲਿਖਅਹ ਲਿਖਣ ਕਲਾ ਨੂੰ ਕਿਵੇਂ ਸਿੱਖਿਆ ਜਾ ਸਕਦਾ ਹੈ। ਇਸ ਪ੍ਰਸ਼ਨ ਦਾ ਉੱਤਰ ਓਹੀ ਪੁਸਤਕ ਦਾ ਇਹ ਦੂਜਾ ਭਾਗ ਲਿਖਣ ਕਲਾ, ਦਿੰਦਾ ਹੈ। ਇਸ ਭਾਗ ਵਿੱਚ ਰਚਨਾ ਲਿਖਣ ਦੇ ਕੁੱਝ ਪਹਿਲੂਆਂ ਨੂੰ ਵਿਚਾਰਿਆ ਗਿਆ ਹੈ। ਇਸ ਦਾ ਘੇਰਾ ਸੀਮਿਤ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਹ ਇੱਕ ਤਾਂ ਸੀਮਾ ਹੈ ਅਤੇ ਦੂਜਾ ਰਚਨਾ ਦਾ ਘੇਰਾ ਏਨਾ ਵਿਸ਼ਾਲ ਹੈ ਕਿ ਉਸਨੂੰ ਇਸ ਭਾਗ ਵਿੱਚੋਂ ਸਮੇਟਿਆ ਜਾ ਅਰ ਨਿਤਾਰਿਆ ਨਹੀਂ ਜਾ ਸਕਦਾ। ਇਸ ਲਈ ਅਸੀ ਅਣਡਿੱਠਾ ਪੈਰਾ ਅਣਡਿੱਠਾ ਪੈਰਾ ਉਹ ਪੈਰਾ ਹੁੰਦਾ ਹੈ ਜਿਹੜਾ ਵਿਦਿਆਰਥੀਆਂ ਨੇ ਪਹਿਲਾਂ ਨਾ ਪੜਿਆ ਹੋਵੇ। ਪ੍ਰੀਖਿਆ ਵਿੱਚ ਅਣਡਿੱਠੇ ਪੈਰੇ ਉੱਤੇ ਆਧਾਰਿਤ ਕੁੱਝ ਪ੍ਰਸ਼ਨ ਹੁੰਦੇ ਹਨ ਜਿੰਨ੍ਹਾਂ ਦੇ ਉੱਤਰ ਵਿਦਿਆਰਥੀਆਂ ਨੇ ਪਹਿਰਾ ਪੜ ਕੇ ਆਪਣੇ-ਆਪਣੇ ਸੂੰਹ ਦਾ ਇਸਤੇਮਾਲ ਕਰਕੇ ਹੁੰਦੇ ਹਨ। ਇੱਕ ਵਿਦਿਆਰਥੀ ਇਮਤਿਹਾਨ ਦੇਣ ਜਾਂਦਾ ਹੈ ਹਿਸਾਬ ਦਾ ਪਰਚਾ ਹੈ ਪਹਿਲਾ ਹੀ ਸਵਾਲ ਗਲਤ ਨਿਕਲ ਆਉਂਦਾ ਹੈ, ਹੁਣ ਜਿਉਂ-ਜਿਉਂ ਉਹ ਇਸ ਸਵਾਲ ਨੂੰ ਠੀਕ ਕੱਢਣ ਦੇ ਯਤਨ ਕਰਦਾ ਹੈ ਤਿਉਂ-ਤਿਉਂ ਉਲਝਣਾ ਪੈਦਾ ਹੋ ਜਾਂਦੀਆ ਹਨ। ਇਹੇ ਸਵਾਲ ਨੂੰ ਠੀਕ ਹੱਲ ਕਰਨਾ ਸੁਚੇਤ ਮਨ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਅੱਕ ਕੇ ਉਹ ਨਾ ਇਸ ਸਵਾਲ ਨੂੰ ਛੱਡ ਕੇ ਬਾਕੀ ਦਾ ਪਰਚਾ ਕਰਦਾ ਹੈ।

ਵਿਦਿਆਰਥੀ ਨੂੰ ਉਸ ਉਲਝਣ ਵਿੱਚ ਕਿਸ ਨੇ ਕੱਢਿਆ। ਮਨ ਦੀ ਅਚੇਤ ਅਵਸਥਾ ਨੇ ਅਤੇ ਮਨ ਨੇ ਕਿਉਂਕਿ ਸੁਚੇਤਾ ਮਨ ਤਾਂ ਬਾਕੀ ਪਰ ਚਾ ਕਰਨ ਵਿੱਚ ਰੁਝਿਆ ਹੋਇਆ ਸੀ ਇਸ ਸਮੇਂ ਵਿੱਚ ਉਚੇਤ ਮਨ ਨੂੰ ਮੌਕਾ ਮਿਲ ਗਿਆ ਕਿ ਸੁਚੇਤ ਮਨ ਨੂੰ ਰਾਹ ਦੱਸ ਸਕੇ। ਰਾਤ ਨੂੰ ਸੌਣ ਵੇਲੇ ਇੱਕ ਵਿਦਿਆਰਥੀ ਆਪਣੇ ਆਪ ਨੂੰ ਇਹ ਆਖਦਾ ਹੈ ਕਿ ਸਵੇਰੇ ਚਾਰ ਵਜੇ ਜਗਾ ਦੇਣਾ ਇਹ ਗੱਲ ਆਖਣ ਵਾਲਾ ਸੁਚੇਤ ਮਨ ਹੈ ਜੋ ਕਿ ਥੱਕੇ ਹੋਏ ਸਰੀਰ ਦੇ ਨਾਲ ਹੀ ਨੀਂਦ ਵਿੱਚ ਚਲਾ ਜਾਂਦਾ ਹੈ। ਇਹ ਗੱਲ ਪਰ ਪੂਰੇ ਚਾਰ ਵਜੇ ਉਸਨੂੰ ਜਾਗ ਆਉਂਦੀ ਆ ਜਾਂਦੀ ਹੈ ਜਿਸ ਨੇ ਅਹ ਜਗਾਇਆ ਅਚੇਤ ਮਨ ਨੇ ਜੋ ਸੁਚੇਤ ਮਨ ਦੇ ਆਰਾਮ ਕਰਨ ਤੇ ਪੈਰੇ ਤੇ ਆ ਖੁੱਲਦਾ ਹੈ। ਜੀਵਨ ਦੇ ਅਜਿਹੇ ਕਈ ਓਹੋ ਰੋਜਾਨਾ ਤਜ਼ਰਬੇ ਸਾਨੂੰ ਇਹ ਯਕੀਨ ਦਵਾਉਂਦੇ ਹਨ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਨਿਰਾ ਸੁਚੇਤ ਮਨ ਹੀ ਨਹੀਂ ਦੌੜਦਾ, ਭੱਜਦਾ ਮਨ ਦੀ ਅਚੇਤ ਅਵਸਥਾ ਨਾਲ ਵੀ ਸਾਨੂੰ ਰੋਜ਼ ਹੀ ਵਾਹ ਪੈਣਾ ਪੈਂਦਾ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਵਿੱਚ ਰਾਜਸੀ ਪਰਿਵਰਤਨ ਆਏ, ਦਿੱਲੀ ਦਾ ਸੁਲਤਾਨ ਇਬਰਾਹਿਮ ਲੋਧੀ ਹਾਰ ਗਿਆ ਅਤੇ ਬਾਬਰ ਦੀਆਂ ਫੌਜਾਂ ਜਿੱਤ ਗਈਆਂ ਬਾਬਰ ਦਿੱਲੀ ਦੇ ਤਖਤ ਤੇ ਬੈਠ ਗਿਆ ਬਾਬਰ ਦੇ ਹਮਲੇ ਵੇਲੇ ਪੰਜਾਬ ਉੱਪਰ ਭਾਰੀ ਕਹਿਰ ਵਰਤਿਆ। ਅਨੇਕਾਂ ਲੋਕ ਮਾਰੇ ਗਏ, ਲੁੱਟ ਖੋ ਹੋਈ, ਅਨੇਕਾਂ ਇਸਤਰੀਆਂ ਦੀ ਪੱਤ ਰੋਲੀ ਗਈ ਹੁਣ ਨਾਨਕ ਦੇਵ ਜੀ ਨੇ ਦੇਸ਼ ਦੀ ਇਸ ਭਿਆਨਕ ਵਿਵਸਥਾ ਨੂੰ ਦੇ ਨਾਲ ਅਨੁਭਵ ਕੀਤਾ। ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਇਸ ਤਬਾਹੀ ਦਾ ਵਰਨਣ ਬਹੁਤ ਕੁਰਖਤ ਸ਼ਬਦਾਂ ਵਿੱਚ ਕੀਤਾ ਹੈ। ਆਮ ਤੌਰ ਤੇ ਧਾਰਮਿਕ ਆਗੂ ਜਾਂ ਸਾਧੂ-ਸੰਤ ਕੇਵਲ ਪ੍ਰਮਾਤਮਾ, ਆਤਮਾ-ਪ੍ਰਮਾਤਮਾ ਦੀਆਂ ਹੀ ਗੱਲਾਂ ਕਰਦੇ ਹਨ ਉਹਨਾਂ ਨੂੰ ਆਪਣੇ ਆਲੇ-ਦੁਆਲੇ ਵਾਪਰਨ ਦੀਆਂ ਘਟਨਾਵਾਂ ਨਾਲ ਬਹੁਤਾ ਸਰੋ ਅਹ ਸਰੋਕਾਰ ਨਹੀਂ ਹੁੰਦਾ ਪਰ ਗੂਰੂ ਨਾਨਕ ਜੀ ਅਜਿਹੇ ਮਹਾਂਪੁਰਖ ਨਹੀਂ ਸਨ ਜੋ ਲੋਕਾਂ ਦੇ ਦੁੱਖ ਦਰਦ ਤੋਂ ਰਹਿੰਦੇ। ਉਹਨਾਂ ਨੇ ਅਨੁਭਵ ਕਰਾਇਆ ਕਿ ਧਰਮ ਨਿਰੋਲ ਵਿਅਕਤੀਗਤ ਗਿਆ ਅਹ ਗਿਆਨ ਧਿਆਨ ਨਹੀਂ। ਧਰਮ ਤਾਂ ਮਨੁੱਖ ਦੇ ਦੁੱਖਾਂ ਤੇ ਪਾਪਾਂ ਨੂੰ ਨਿਯਮਤ ਕਰਨ ਦਾ ਸਾਧਨ ਹੈ। ਧਰਮ ਨਿਰੋਲ ਵਿਅਕਤੀਗਤ ਧਰਮ ਤਾਂ ਮਨੁੱਖ ਦੇ ਦੁੱਖਾਂ ਪਾਪਾਂ ਨਾਲ ਕਰਨ ਦਾ ਸਾਧਨ ਹੈ। ਜੇ ਇਹ ਦੁੱਖ ਦੁ ਅਹ ਲੱਖਾਂ

ਅੱਤਿਆਚਾਰ ਨੂੰ ਖੂਨੀ ਸਾਕਾ ਤੇ ਦੇਸ਼ ਦੇ ਲੋਕਾਂ ਨੂੰ ਵੰਗਾਰਿਆ। ਨਾਲ ਹੀ ਲੋਕਾਂ, ਨਾਲ ਹੀ ਉਹਨਾਂ ਨੇ ਵੀ ਪ੍ਰੇਰਨਾ ਦਿੱਤੀ ਕਿ ਜਿਹੜੀ ਕੌਮ ਨੇਕੀ ਨੂੰ ਭੁੱਲ ਜਾਂਦੀ ਹੈ ਉਸਦੀ ਦੁਰਦਸ਼ਾ ਹੋਣੀ ਅਵੱਸ਼ ਹੈ। ਸੋ ਨੇਕੀ ਅਤੇ ਭਗਤੀ ਦਾ ਪੱਖ ਉਹ ਚੀਜ਼ ਹੈ ਜਿਸ ਨਾਲ ਤੇ ਤੇ ਬਾਬਰ ਵਰਗੇ ਜ਼ਾਲਮਾਂ ਦਾ ਮੁਕਾਬਲਾ ਕਰ ਸਕਦੇ ਹਨ ਜੇ ਭਾਰਤ ਵਾਸੀਆਂ ਨੇ ਏਹੇ ਗੱਲ ਨਾ ਨਿਤਾਰੀ ਤਾਂ ਮੁੜ

ਹਰ ਵਰਗ ਦੀ ਸਫਲਤਾ ਇੱਕ ਚੀਜ ਤੇ ਨਿਰਵਾਨ ਕਰਦੀ ਹੈ ਉਹ ਹੈ ਸੰਚਾਰ ਜੇ ਸੰਚਾਰ ਹੀ ਸਭ ਅਹ ਸੰਭਵ ਨਹੀਂ ਹੋਵੇਗਾ ਤਾਂ ਜਨ ਸੰਪਰਕ ਦੇ ਸਾਂਭ-ਸਿਧਾਨ ਅਤੇ ਮਾਧਿਅਮ ਹੋ ਜਾਵੇਗੀ ਇਹੇ ਕਿਹਾ ਜਾ ਚੁੱਕਿਆ ਹੈ ਕਿ ਜਨ ਸੰਪਰਕ ਦੂਜੇ ਦੀ ਰਾਏ ਨੂੰ ਪ੍ਰਭ ਅਹ ਪ੍ਰਭਾਵਿਤ ਕਰਕੇ ਆਪਣੇ ਨਾਲ ਸਹਿਮਤ ਕਰਨਾ ਹੈ, ਰਾਏ ਨੂੰ ਪ੍ਰਭਾਵਿਤ ਕਰਨ ਦੇ ਲਈ ਕਈ ਢੰਗ ਸਨ ਸ਼ਕਤੀ ਦੀ ਵਰਤੋਂ, ਧਨ ਖਰਚਾ ਜਾਂ ਦੁਆਰਾ। ਜਨ ਸੰਪਰਕ ਕੇਵਲ ਇਕੋ ਹੀ ਸਾਧਨ ਅਤੇ ਹੈ। ਸਫ਼ਲ ਸੰਚਾਰ ਉਹ ਹੀ ਹੈ ਜਿਸ ਰਾਹੀਂ ਸੂਚਨਾ ਦੇਣ ਵਾਲੇ ਅਤੇ ਸੂਚਨਾ ਲੈਣ ਵਾਲੇ ਅਹ ਵਿਚਕਾਰ ਵੱਧ ਤੋਂ ਵੱਧ ਸਾਂਝ ਪੈਦਾ ਕੀਤੀ ਜਾ ਸਕੇ ਚੰਗੇ ਸੰਚਾਰ ਦੁਆਰਾ ਹੀ ਪ੍ਰੇਰਨਾ ਦਿੱਤੀ ਜਾ ਸਕਦੀ ਹੈ। ਅਤੇ ਚੰਗੇ ਸੰਚਾਰ ਦੁਆਰਾ ਹੀ ਕਿਸੇ ਇੱਕ ਨਾਲ ਤਾਲਮੇਲ ਕਾਇਮ ਰੱਖਿਆ ਜਾ ਸਕਦਾ ਹੈ ਸੰਸਕ੍ਰਿਤੀ ਬੋਲੀ ਤੋਂ ਇਲਾਵਾ ਸੰਸਾਰ ਦਾ ਅਰਥ ਹੈ ਕਿ ਕਿਸੇ ਨਾਲ ਤਾਲਮੇਲ ਕਾਇਮ ਰੱਖਿਆ ਜਾ ਸਕਦਾ ਹੈ ਸੰਸਕ੍ਰਿਤੀ ਬੋਲੀ ਤੋਂ ਲਿਆਕੇ ਸੰਸਾਰ ਦਾ ਅਰਥ ਹੈ ਕਿ ਕਿਸੇ ਵਸਤੂ ਨੂੰ ਦਾ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਇੱਥੇ ਇਸ ਨੂੰ ਅਸੀਂ ਇੱਕ ਮਨੁੱਖ ਦੇ ਵਿਚਾਰ ਅਤੇ ਭਾਵਾਂ ਨੂੰ ਦੂਜੇ ਮਨੁੱਖ ਤੱਕ ਲਿਜਾਣ ਤੇ ਸ ਅਹ ਵਿੱਚ ਵਰਤਿਆ ਹੈ ਸੰਸਾਰ ਦੇ ਮਨੁੱਖਾਂ ਵਿਚਕਾਰ ਵਿਚਕਾਰਾਂ ਵਿਚਾਰਾਂ ਤੇ ਪ੍ਰਗਟਾਵੇ ਦੁਆਰਾ ਸਾਂਝ ਪਾਉਣ ਦਾ ਇੱਕ ਸਾਧਨ ਬਣ ਜਾਂਦਾ ਹੈ। ਸਿਰਫ ਉਹੀ ਦੇਸ਼ ਅਮੀਰ ਤੇ ਮਾਲੋਮਾਲ ਹੋ ਸਕਦਾ ਹੈ ਜਿੰਨ੍ਹਾਂ ਦੇ ਲੋਕਾਂ ਆਪਣੇ-ਆਪ ਲਈ ਕੁਝ ਨਵਾਂ ਸੋਚ ਸਕਦੇ ਹਨ ਉਹੀ ਕੰਮ ਕਰਦੇ ਜਾਣਾ ਜੋ ਅੱਗੇ ਕਿਸੇ ਨੇ ਕਰ ਲਿਆ ਹੋਵੇ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

ਗੱਲ ਇਸ ਤਰ੍ਹਾਂ ਹੋਈ, ਇਕ ਦਿਨ ਆਥਣ ਵੇਲੇ ਜੀਊਣ ਸਿੰਘ ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ, ਆਪਣੇ ਡੰਗਰਾਂ ਦੇ ਵਾੜੇ ਵਿਚ ਇਕੱਲਾ ਬੈਠਾ ਸੀ।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 ਉਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ ’ਤੇ ਬਿਠਾ ਲਿਆ।

ਕਿ ਬਈ ਜੇ ਤੂੰ ਭਾਈ ਦਾ ਐਂ ਤੇ ਮਾਂ ਦਾ ਸੀਰ ਚੁੰਘਿਆ ਹੈ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ ਲਾ, ਜਿਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲੀਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦੁਆਈ ਹੈ। ਭਤੀਜ ਬੰਦਾ ਕਾਹਦਾ ਹੈ, ਜਿਹਨੇ ਭਰਾ ਦਾ ਬਦਲਾ ਨ੍ਹੀਂ ਲਿਆ, ਡੋਗਰ ਮੌਜਾਂ ਕਰਦਾ ਹੈ ਤੇ ਤੇਰਾ ਭਰਾ ਕਾਲੇ ਪਾਣੀ ਨਰਕ ਭੋਗਦਾ ਹੈ। ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ ਛੈਲ-ਛਬੀਲਾ, ਮੌਜ-ਮਸਤੀ ਕਰਨ ਵਾਲਾ ਨਵਾਂ-ਨਵਾਂ ਵੈਲੀ ਬਣਿਆ ਕਿਸ਼ਨੇ ਕੋਲ ਓਪਰੇ ਬੰਦੇ ਆਉਣ ਲੱਗੇ। ਉਹ ਘਰ ਦੀ ਕੱਢੀ ਰੂੜੀ ਮਾਰਕ ਸ਼ਰਾਬ ਤੇ ਮੁਰਗੇ ਛਕ ਕੇ ਉਨ੍ਹਾਂ ਦੇ ਖੂਹ ’ਤੇ ਖੜਦੁੰਮ ਮਚਾਉਂਦੇ ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ, ਇਸ ਲਈ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 ਤਿੰਨੋਂ ਗੂੜ੍ਹੇ ਮਿੱਤਰ ਬਣ ਗਏ, ਉਨ੍ਹਾਂ ਵੇਲਿਆਂ ਵਿਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ-ਘੋੜੀਆਂ, ਊਠ ਆਦਿ ਹੁੰਦੇ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ ’ਤੇ ਜੰਗਲਾਂ, ਬੇਲਿਆਂ ਵਿਚੋਂ ਹੋ ਕੇ ਜਾਂਦੇ ਸਨ, ਆਮ ਆਦਮੀ ਲਈ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ। ਡਾਕੂ ਆਮ ਸਨ ਜੋ ਜੰਗਲਾਂ ’ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ ਬਰਾਤਾਂ ਆਮ ਲੁੱਟੀਆਂ ਜਾਂਦੀਆਂ ਕਿਸ਼ਨੇ ਹੋਰਾਂ ਨੇ ਵੀ ਲੁੱਟਾਂ-ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਤੇ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ। ਪਰ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ ਨੂੰ ਤਾਂ ਲਹੂ ਲੱਗ ਚੁੱਕਾ ਸੀ, ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣ ਦੀ ਬਰਾਤ ਲੁੱਟ ਲਈ, ਬਰਾਤੀਆਂ ਵਿਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ’ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿਟ-ਲਾਹਨਤਾਂ ਪਾਈਆ ਉਹਦਾ ਬਾਪ ਪਰ੍ਹੇ ਜਾ ਬੈਠਾ ਸ਼ਰਮਸ਼ਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ ਪੁਲੀਸ ਥਾਣੇ ਰਿਪੋਰਟ ਲਿਖਵਾ ਦਿੱਤੀ ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ ਉਹ ਕੁਝ ਦਿਨਾਂ ਮਗਰੋਂ ਮੌੜੀਂ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਭੁੰਨ ਗਿਆ, ਪੁਲਿਸ ਆਈ ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ ਘਰ-ਬਾਰ ਉਜਾੜ ਦਿੱਤਾ।

ਕਿਸ਼ਨੇ ਦੇ ਗਲ ਖੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ ਕਿਸ਼ਨਾ ਉਹਦੇ ਕੋਲ ਗਿਆ, ਉਹਨੇ ਜੈਮਲ ਨੂੰ ਆਖਿਆ ਉਹ ਯਾਰਾ ਤੂੰ ਹੀ ਕਰ ਕੋਈ ਓਹੜ ਪੋਹੜ।

ਉਹਨੇ ਸੋਚਿਆ ਤੇ ਕਿਸ਼ਨੇ ਨੂੰ ਕਿਹਾ ਕਿਸ਼ਨਿਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨੀ, ਤੂੰ ਸਾਰਾ ਸਾਮਾਨ ਵੰਡਾ ਕੇ ਲੈ ਤਾਂ ਗਿਆ ਸੀ ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ ਹੀ ਯਾਰ ਮਾਰ ਕਰੇਗਾ, ਉਹ ਸਬਰ ਦਾ ਘੁੱਟ ਭਰ ਕੇ ਬਹਿ ਗਿਆ, ਉਹ ਉਥੋਂ ਚੁੱਪ-ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ, ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇਕ ਬਰਾਤ ਲੁੱਟਣ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 ਗੱਲ ਇਸ ਤਰ੍ਹਾਂ ਹੋਈ, ਇਕ ਦਿਨ ਆਥਣ ਵੇਲੇ ਜੀਊਣ ਸਿੰਘ ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ, ਆਪਣੇ ਡੰਗਰਾਂ ਦੇ ਵਾੜੇ ਵਿਚ ਇਕੱਲਾ ਬੈਠਾ ਸੀ।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 ਉਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ ’ਤੇ ਬਿਠਾ ਲਿਆ।

ਕਿ ਬਈ ਜੇ ਤੂੰ ਭਾਈ ਦਾ ਐਂ ਤੇ ਮਾਂ ਦਾ ਸੀਰ ਚੁੰਘਿਆ ਹੈ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ ਲਾ, ਜਿਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲੀਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦੁਆਈ ਹੈ। ਭਤੀਜ ਬੰਦਾ ਕਾਹਦਾ ਹੈ, ਜਿਹਨੇ ਭਰਾ ਦਾ ਬਦਲਾ ਨ੍ਹੀਂ ਲਿਆ, ਡੋਗਰ ਮੌਜਾਂ ਕਰਦਾ ਹੈ ਤੇ ਤੇਰਾ ਭਰਾ ਕਾਲੇ ਪਾਣੀ ਨਰਕ ਭੋਗਦਾ ਹੈ। ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ ਛੈਲ-ਛਬੀਲਾ, ਮੌਜ-ਮਸਤੀ ਕਰਨ ਵਾਲਾ ਨਵਾਂ-ਨਵਾਂ ਵੈਲੀ ਬਣਿਆ ਕਿਸ਼ਨੇ ਕੋਲ ਓਪਰੇ ਬੰਦੇ ਆਉਣ ਲੱਗੇ। ਉਹ ਘਰ ਦੀ ਕੱਢੀ ਰੂੜੀ ਮਾਰਕ ਸ਼ਰਾਬ ਤੇ ਮੁਰਗੇ ਛਕ ਕੇ ਉਨ੍ਹਾਂ ਦੇ ਖੂਹ ’ਤੇ ਖੜਦੁੰਮ ਮਚਾਉਂਦੇ ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ।

ਤਿੰਨੋਂ ਗੂੜ੍ਹੇ ਮਿੱਤਰ ਬਣ ਗਏ, ਉਨ੍ਹਾਂ ਵੇਲਿਆਂ ਵਿਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ-ਘੋੜੀਆਂ, ਊਠ ਆਦਿ ਹੁੰਦੇ ਸਨ ਪੈਦਲ ਸਫ਼ਰ ਕਰਨਾ ਪੈਂਦਾ ਸੀ। ਤੇ ਰਾਹ ਆਮ ਤੌਰ ’ਤੇ ਜੰਗਲਾਂ, ਬੇਲਿਆਂ ਵਿਚੋਂ ਹੋ ਕੇ ਜਾਂਦੇ ਸਨ, ਆਮ ਆਦਮੀ ਲਈ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ, ਡਾਕੂ ਆਮ ਸਨ ਜੋ ਜੰਗਲਾਂ ’ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ, ਬਰਾਤਾਂ ਆਮ ਲੁੱਟੀਆਂ ਜਾਂਦੀਆਂ ਕਿਸ਼ਨੇ ਹੋਰਾਂ ਨੇ ਵੀ ਲੁੱਟਾਂ-ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਅਤੇ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ, ਪਰ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲਾ ਸੀ। ਉਸ ਦੇ ਮੂੰਹ ਨੂੰ ਤਾਂ ਲਹੂ ਲੱਗ ਚੁੱਕਾ ਸੀ, ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣ ਦੀ ਬਰਾਤ ਲੁੱਟ ਲਈ, ਬਰਾਤੀਆਂ ਵਿਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ’ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿਟ-ਲਾਹਨਤਾਂ ਪਾਈਆ ਉਹਦਾ ਬਾਪ ਪਰ੍ਹੇ ਜਾ ਬੈਠਾ ਸ਼ਰਮਸ਼ਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ ਪੁਲੀਸ ਥਾਣੇ ਰਿਪੋਰਟ ਲਿਖਵਾ ਦਿੱਤੀ ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ ਉਹ ਕੁਝ ਦਿਨਾਂ ਮਗਰੋਂ ਮੌੜੀਂ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਭੁੰਨ ਗਿਆ, ਪੁਲਿਸ ਆਈ ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ ਘਰ-ਬਾਰ ਉਜਾੜ ਦਿੱਤਾ।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

ਕਿਸ਼ਨਿਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨੀ, ਤੂੰ ਸਾਰਾ ਸਾਮਾਨ ਵੰਡਾ ਕੇ ਲੈ ਤਾਂ ਗਿਆ ਸੀ ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ ਹੀ ਯਾਰ ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰ ਕੇ ਬਹਿ ਗਿਆ, ਉਹ ਉਥੋਂ ਚੁੱਪ-ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ, ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇਕ ਬਰਾਤ ਲੁੱਟਣ

ਗੱਲ ਇਸ ਤਰ੍ਹਾਂ ਹੋਈ, ਇਕ ਦਿਨ ਆਥਣ ਵੇਲੇ ਜੀਊਣ ਸਿੰਘ ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ, ਆਪਣੇ ਡੰਗਰਾਂ ਦੇ ਵਾੜੇ ਵਿਚ ਇਕੱਲਾ ਬੈਠਾ ਸੀ।

ਉਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ ’ਤੇ ਬਿਠਾ ਲਿਆ।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 ਕਿ ਬਈ ਜੇ ਤੂੰ ਭਾਈ ਦਾ ਐਂ ਤੇ ਮਾਂ ਦਾ ਸੀਰ ਚੁੰਘਿਆ ਹੈ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ ਲਾ, ਜਿਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲੀਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦੁਆਈ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੇਤੀਬਾੜੀ ਦੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ, ਜਿਵੇਂ ਕਿ ਖੇਤੀਬਾੜੀ ਦਾ ਜੋ ਧੰਦਾ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਉੱਚੇ ਪੱਧਰ ਤੇ ਹੋਣ ਲੱਗ ਪਿਆ ਹੈ, ਜੇ ਆਪਾਂ ਖੇਤੀਬਾੜੀ ਦੇ ਨਾਲ

ਕੁੱਝ ਧੰਦੇ ਅਜਿਹੇ ਹਨ ਜਿੰਨਾਂ ਨੂੰ ਅਪਣਾ ਕੇ ਕਿਸਾਨ ਬਹੁਤ ਜ਼ਿਆਦਾ ਮੁਨਾਫ਼ਾ ਕਮਾਉਂਦਾ ਹੈ, ਜਿਵੇਂ ਕਿ ਖੇਤੀਬਾੜੀ ਦਾ ਧੰਦਾ ਇੱਕ ਬਹੁਤ ਹੀ ਪ੍ਰਾਚੀਨ ਧੰਦਾ ਹੈ, ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਲਗਪਗ ਸੱਤਰ ਤੋਂ ਅੱਸੀ ਪ੍ਰਤੀਸ਼ਤ ਲੋਕ ਜਿਹੜੇ ਹਨ ਉਹ ਖੇਤੀਬਾੜੀ ਦੇ ਧੰਦੇ ਵਿੱਚ ਲੱਗੇ ਹੋਏ ਹਨ, ਕੀ ਤੁਸੀਂ ਇਸ ਬਾਰੇ ਦੱਸ ਸਕਦੇ ਹੋ ਕਿ ਜੋ ਖੇਤੀਬਾੜੀ ਦਾ ਧੰਦਾ ਹੈ ਉਹ ਵਰਤਮਾਨ ਸਮੇਂ ਦੇ ਵਿੱਚ ਬਹੁਤ ਹੀ ਉੱਚੇ ਪੱਧਰ ਤੇ ਕੀਤਾ ਜਾ ਰਿਹਾ ਹੈ।

ਜੋ ਕਿੱਤਾ ਹੈ ਉਹ ਪੁਰਾਣੇ ਸਮਿਆਂ ਤੋਂ ਹੀ ਚੱਲਦਾ ਆ ਰਿਹਾ ਹੈ ਪਰੰਪਰਾਗਤ ਤਰੀਕੇ ਨਾਲ ਵੇਖੀਏ ਤਾਂ ਖੇਤੀਬਾੜੀ ਦੇ ਵਿੱਚ ਸੁਧਾਰ ਹੁਣ ਆ ਗਏ ਹਨ ਜੇ ਗੱਲ ਕਰ ਲੈਂਦੇ ਹਾਂ ਖੇਤੀਬਾੜੀ ਦੀ ਤਾਂ ਖੇਤੀਬਾੜੀ ਤੋਂ ਸਾਨੂੰ ਭੋਜਨ ਪ੍ਰਾਪਤ ਹੁੰਦਾ ਹੈ ਭੋਜਨ ਜੋ ਅਸੀਂ ਖਾਂਦੇ ਹਾਂ ਉਸ ਨਾਲ ਸਾਡੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਜੇ ਖੇਤੀਬਾੜੀ ਦੀ ਧੰਦਿਆਂ ਦੀ ਗੱਲ ਕਰ ਲਈਏ ਤਾਂ ਇਸ ਵਿੱਚ ਕਈ ਹੋਰ ਵੀ ਧੰਦੇ ਹਨ, ਜੋ ਕਿ ਲਗਾਤਾਰ ਚੱਲਦੇ ਰਹਿੰਦੇ ਹਨ ਪੁਰਾਣੇ ਸਮੇਂ ਦਾ ਕਿਸਾਨ ਜੋ ਸੀ ਉਸਨੂੰ ਖੇਤੀ ਬਾਰੇ ਜ਼ਿਆਦ ਗਿਆਨ ਨਹੀਂ ਸੀ ਉਹ ਫਸਲਾਂ ਤਾਂ ਪੈਦਾ ਕਰਦਾ ਹੈ ਪਰ ਫਸਲਾਂ ਨੂੰ ਕਿਤੇ ਚੰਗੇ ਢੰਗ ਨਾਲ ਉਤਪਾਦਨ ਨਹੀਂ ਕਰ ਪਾਉਂਦਾ

ਰਹੇ ਹਨ, ਜਿਵੇਂ ਕਿ ਹੁਣ ਦੀ ਖੇਤੀਬਾੜੀ ਕਾਫ਼ੀ ਸੁਧਰ ਚੁੱਕੀ ਹੈ ਇਸ ਵਿੱਚ ਅਸੀਂ ਵੇਖਦੇ ਹਾਂ ਕਿ ਕਿਸਾਨ ਹੁਣ ਇਸਨੂੰ ਇੱਕ ਉਤਪਾਦਨ ਦਾ ਸਾਧਨ ਮੰਨਦੇ ਹੋਏ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਖੇਤੀਬਾੜੀ ਉੱਪਰ ਬੜੇ ਵਧੀਆ ਤੌਰ ਤਰੀਕੇ ਦੇ ਬੀਜ਼ ਵਰਤ ਕੇ ਇਸ ਤੋਂ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 ਪ੍ਰਾਪਤ ਤਾਂ ਹੁੰਦਾ ਹੀ ਹੈ ਅਸੀਂ ਕਿਤੇ ਨਾ ਕਿਤੇ ਇਹ ਭੋਜਨ ਵਾਲੀਆਂ ਵਸਤੂਆਂ ਵੇਚ ਕੇ ਮੁਨਾਫ਼ਾ ਵੀ ਚੰਗਾ ਕਮਾ ਸਕਦੇ ਹਾਂ, ਪਰ ਇਹ ਹੈ ਕਿ ਇਸ ਵਿੱਚ ਕਈ ਵਾਰ ਕੁਦਰਤੀ ਮਾਰ ਆਉਣ ਨਾਲ ਸਾਡੀ ਫਸਲ ਨਸ਼ਟ ਵੀ ਹੋ ਜਾਂਦੀ ਹੈ ਅਤੇ ਫਸਲ ਨਸ਼ਟ ਹੋਣ ਨਾਲ ਕੀ ਹੁੰਦਾ ਹੈ ਕਿ ਕਿਸਾਨ ਨੂੰ ਜੋ ਸਾਰਾ ਸਾਲ ਮਿਹਨਤ ਹੁੰਦੀ ਹੈ ਉਹ ਮਿੰਟਾਂ ਸਕਿੰਟਾਂ ਵਿੱਚ ਖ਼ਤਮ ਹੋ ਜਾਂਦੀ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਖੇਤੀਬਾੜੀ ਦੇ ਉੱਤੇ ਕੁਦਰਤ ਕਿਸ ਤਰ੍ਹਾਂ ਪਰਕੋਪ ਢਾਉਂਦਾ ਹੈ, ਕੀ ਖੇਤੀਬਾੜੀ ਦੇ ਧੰਦੇ ਉੱਪਰ ਮੌਸਮ ਦਾ ਪ੍ਰਭਾਵ ਪੈਂਦਾ ਹੈ?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

ਇਸ ਕਰਕੇ ਪੁਰਾਣੇ ਸਮੇਂ ਦੇ ਜੋ ਲੋਕ ਸਨ ਉਹ ਬਾਰਿਸ਼ ਉੱਪਰ ਹੀ ਨਿਰਭਰ ਰਹਿੰਦੇ ਸਨ, ਜੇਕਰ ਬਾਰਿਸ਼ ਹੋ ਜਾਂਦੀ ਸੀ ਤਾਂ ਉਹਨਾਂ ਦੀ ਫਸਲ ਚੰਗੀ ਹੋ ਜਾਂਦੀ ਸੀ ਜੇਕਰ ਬਾਰਿਸ਼ ਨਹੀਂ ਹੁੰਦੀ ਸੀ ਤਾਂ ਉਹਨਾਂ ਦੀ ਫਸਲ ਚੰਗੀ ਨਹੀਂ ਹੁੰਦੀ ਸੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਅਕਸਰ ਹੀ ਕਿਤਾਬਾਂ ਵਿੱਚ ਪੜ੍ਹਿਆ ਹੀ ਹੈ ਜਾਂ ਫਿਰ ਲੋਕਾਂ ਦੁਆਰਾ ਸੁਣਿਆ ਹੈ ਕਿ ਪੁਰਾਣੇ ਸਮੇਂ ਦੇ ਜੋ ਲੋਕ ਸਨ ਉਹ ਪਾਣੀ ਦੀ ਪ੍ਰਾਪਤੀ ਲਈ ਬਾਰਿਸ਼ ਉੱਪਰ ਨਿਰਭਰ ਰਹਿੰਦੇ ਸਨ